ਬੋਰਡ ਲੱਗੇ ਹੈਗੇ ਜੋ ਕਿ ਚੀਟੇ ਰੰਗ ਦੇ ਹੈਗੇ।

ਬੈਠੇ ਹੈਗੇ ਅਤੇ ਦੋ ਡੂੰਘੇ ਵੀ ਪਏ ਰੱਖੇ।

ਜਿੱਥੇ ਕਿ ਬਹੁਤ ਸਾਰੀਆਂ ਪੌੜੀਆਂ ਹੈਗੀਆਂ ਇਸ ਦੇ ਲਾਗੇ ਹੀ ਬਹੁਤ ਸਾਰੇ--

ਜਗਾਹ ਹੈਗਾ ਜਿੱਥੇ ਕਿ ਸਾਈਡਾਂ ਤੇ ਬੋਹੁਤ ਸਾਰੇ ਘਰ ਹੈਗੇ ਜੋਕਿ ਬੋਹੁਤ ਵੱਡੇ ਵੱਡੇ ਹੈਗੇ।

ਇਸੇ ਲਾਗੇ ਬਹੁਤ ਸਾਰਾ ਹਰੇ ਰੰਗ ਦਾ ਘਾਹ ਉਗਿਆ ਹੈਗਾ ਐ।

ਇਸ ਦੇ ਲਾਗੇ ਛਾਗੇ ਚਿੱਟੇ ਰੰਗ ਦੀਆਂ ਚੀਜ਼ਾਂ ਲੱਗੀਆਂ ਹੋਈਆਂ ਹੈਗੀਆਂ ਜੋ ਕਿ ਰਿਸੀਵਰ ਵਾਂਗੂੰ--

ਜਿਸ ਦੇ ਬਾਹਰ ਬਹੁਤ ਸਾਰੀਆਂ ਖੇਡਣ ਵਾਲੀਆਂ ਚੀਜ਼ਾਂ ਲੱਗੀਆਂ ਹੋਈਆਂ ਹੈਗੀਆਂ।

ਅਤੇ ਇਸ ਦੇ ਲੱਗੇ ਹੀ ਇੱਕ ਬੰਦਾ ਖੜਾ ਹੋਇਆ ਹੈਗਾ।

ਅਤੇ ਕੁੱਛ ਜਿੱਮ ਦੀਆਂ ਮਸ਼ੀਨਾਂ ਵੀ ਹੈਗੀਆਂ ਜੋਕੀ ਰੰਗ ਬਿਰੰਗੀਆਂ--

ਇਸ ਦੀ ਸਾਈਡਾਂ ਤੇ ਬਹੁਤ ਸਾਰੀ ਫਿਟਿੰਗ ਹੋਈ ਹੈਗੀ ਕੁਛ ਤੇ ਲਾਗੇ--

ਇਸ ਫੋਟੋ ਵਿੱਚ ਇੱਕ ਜਗ੍ਹਾ ਹੈਗਾ ਜਿਸ ਤੇ ਲਾਗੇ ਬਹੁਤ ਸਾਰੇ ਪਹਾੜ ਹੈਗਾ।

ਇਸ ਦੇ ਥੱਲੇ ਬਹੁਤ ਸਾਰੇ ਲੋਕ ਇਧਰ ਉਧਰ ਘੁੰਮ ਰਹੇ ਹੈਗੇ ਜੋ ਕਿ--

ਜਿੱਸ ਦੇ ਬਾਹਰ ਇੱਕ ਲਾਲ ਰੰਗ ਦਾ ਗੇਟ ਲੱਗਾ ਹੈਗਾ ਜਿਸਦੇ ਲਾਗੇ--

ਜਿਸ ਵਿੱਚ ਬਹੁਤ ਸਾਰੇ ਰੰਗ ਬਿਰੰਗਾ ਸਮਾਨ ਪਿਆ ਹੈਗਾ ਜੋ ਕਿ--

ਬਹੁਤ ਸਾਰੇ ਕਾਉੰਟਰ ਬਣਿਆ ਹੈਗਾ ਇੱਕ ਕਾਉੰਟਰ ਵਿੱਚ ਇੱਕ ਵੱਖਰਾ ਕਮਰਾ ਬਣਿਆ ਹੈਗਾ।

ਦੋ ਬਹੁਤ ਵੱਡੀਆਂ ਡੀ_ਜੇ ਸਕ੍ਰੀਨਸ ਹੈਗੀਂ ਜਿਸ ਉੱਪਰ ਕਾਲੇ ਅਤੇ ਨੀਲੇ ਰੰਗ ਨਾਲ ਡਿਜ਼ਾਈਨ ਬਨੀ ਹੈਗੀ।

ਦੋ ਤਿੰਨ ਬੱਸਾਂ ਲੱਗੀ ਹੈਗੀ ਅਤੇ ਬਾਹਰ--